ਹਮ ਤੇ ਬੱਸ ਵਧੀਆ ਲੱਗਦਾ ਵਿਆਹ ਚ

ਸਾਲ ਬਾਅਦ ਹਨਾ ਇੱਕ ਦੋ ਵਿਆਹ ਆ ਜ਼ੇ ਵੇ ਕਰੇ ਤਾਂ ਵਧੀਆ

ਮਤਲਬ ਕੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਮਿਲਿਆਂ ਜਾਂਦਾ ਏ or ਵਧੀਆ ਮਤਲਬ ਕੇ ਸਾਰਾ ਅਹ ਆਪਣਾ enjoy ਵੀ

ਮਤਲਬ ਊਂਵੀ ਘਰਾਂ ਰਹਿ ਰਹਿ ਕੇ ਚਾਹੇ ਬੰਦਾ ਕੰਮ ਕਰਦਾ ਚਾਹੇ ਬੰਦੇ ਜ਼ਿੰਦਗੀ boor ਜੀ ਹੋ ਜਾਂਦੀ ਆ

ਸਾਨੂੰ ਵੀ ਆ ਰਹੇ ਨੇ ਬੱਸ ਇੱਕ ਦੋ ਵਿਆਹ ਹੋਰ

ਵਿਆਹ ਤਾਂ ਹੋਰ ਆਉਦੇ ਹੁੰਦੇ ਨੇ ਖਰਚਾ ਆਪਣਾ ਹੋ ਜਾਂਦਾ ਏ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

hello ਹਾਂ ਹਮ ਤੂੰ ਸੁਣਾ

ਜਾ ਕੇ

ਹਾਂ ਉਹ ਵੋ ਐ ਆਹੋ ਆਹੋ ਰਲ ਮਿਲ ਕੇ

ਵੇਖ ਲੈ

ਮੈ ਦੇਖ ਲਾ ਤੂੰ

ਕੱਲ ਨਾ ਕੱਲ ਜਾਇਆ ਨੀ ਗਿਆ ਆੜੀਏ

ਕੱਲ ਮੈ ਕੱਪੜੇ ਬੜੇ ਸੀ ਧੋਣ ਵਾਲੇ

ਕੱਪੜੇ ਲੱਗ ਪੀ ਸੀ ਧੋਣ ਮੈ ਅੱਗੇ ਸ਼ਨੀਵਾਰ ਕੱਪੜੇ ਧੋਇਆ ਕਰਨੇ ਆਹੋ ਐਤਵਾਰ ਨਹੀਂ ਐਤਵਾਰੀ ਸ਼ਾਮੀ ਧੋਲੇ ਤਾ ਵੀ ਕੋਈ ਨੀ ਦੁਪਿਹਰੇ ਧੋਲੇ ਤਾ ਵੀ ਕੋਈ ਨੀ ਆਹੋ ਫਿਰ ਉਹਨਾ ਨੇ ਵੀ ਆਣਾ ਹੁੰਦਾ ਭਾਜੀ ਉਹਨਾ ਵੀ ਰੋਟੀ ਖਾਣ ਫਿਰ ਮੈ ਦੁਪਿਹਰੇ ਰੋਟੀ ਲੱਗ ਪੀ ਸੀ ਬਣਾਣ

ਹਾ ਐਤਵਾਰ ਆਉਂਦੇ ਨਾ ਰੋਟੀ ਖਾਣ ਹਾ ਦੋਵੇ ਜੀਅ ਆਂਦੇ ਚੀਕਨ ਚਾਕਨ ਬਣਾਉਂਦੀ ਹੋਣੀ ਨਾ ਨਾ ਉਹ ਤੈਨੂੰ ਪਤਾ ਦਾਲ ਚੋਲ ਜਾਂਦਾ ਪਸੰਦ ਕਰਦੇ

ਦਾਲ ਚੋਲ ਜਾਂਦਾ ਕਹਿੰਦੇ ਬਣਾਇਆ ਕਰ ਆਹੋ ਆਹੋ ਦਾਲ ਚੋਲ ਜਾ ਚਣੇ

ਹਮ

ਹਮ

ਹੋਰ ਹਾ ਹੋਰ ਪਏ ਲੰਮੇ ਖਾਣਾ ਪਾਣੀ ਖਾ ਕੇ ਹਮ ਇਹ ਤਾ ਚੰਗਾ ਬਬਲੂ ਗਿਆ ਹੋਣਾ ਕੰਮ ਤੇ ਕਿ ਘਰੇ ਹੀ ਅੱਜ

ਅੱਛਾ ਅੱਜ ਕਿਆ ਹੋ ਗਿਆ ਜੇ ਜਾਦਾ ਪੀ ਲੈਦਾ ਫਿਰ ਉਠਿਆ ਨੀ ਜਾਂਦਾ ਹਾ ਫਿਰ ਹਾ ਲੱਕ ਪੀੜ ਹੁੰਦਾ

ਘਰੇ ਈਏ ਮੈ ਤੂਰ ਕੇ ਇਧਰ ਨੂੰ ਆਗੀ

ਨਿਆਣਿਆ ਮੈ

ਮੋਟਰਸਾਇਕਲ ਦੀ ਕਿਸ਼ਤ ਤਾਰਨੀ ਤੇ ਦਸ ਲਾਂਘਗੀ ਗੀ ਆ ਤੇ ਉਹ ਫੋਨ ਕਰਦੇ

ਉਹਦੀ ਵੀ ਸਾਡੀ ਕਿਸ਼ਤ ਸਤਾਰਾ ਤਰੀਕ ਦੀ

ਹਾ ਕਮੇਟੀ ਤਾਰ ਕੇ ਇਆਆ ਪਾਰਸੋ ਬੁਲਿਆਲ ਦੋ ਹਜਾਰ ਕਮੇਟੀ ਪਾਈ ਦੋ ਹਜਾਰ

ਦੋ ਦਿੰਦੇ ਮਹੀਨੇ ਬਾਅਦ ਚਾਲੀ ਦਾ ਚਾਲੀ ਮਿਲਣਾ ਬੱਝਾ ਦਾ ਬੱਝਾ ਦੋ ਦੇਣਾ ਚ ਚਾਲੀ

ਦੋ ਸਾਲ ਚੱਲ ਇਹ ਵੀ ਵਿਚਾਰੀ ਹਾ ਐਦਾ ਕਰਨਾਵਾ ਜੋ ਲੱਥਣਗੇ ਹੋਰ ਲੈਕੇ ਚਾਲੀ ਹਜਾਰ ਪੁੜਾ ਦਾ ਪੁੜਾ ਮੈਨੂੰ ਦੇਦੇ

ਹਾ ਤਾਹੀ ਤਾ ਕਰਨ ਨੀ ਡੇ ਤਾਹੀ ਦਾ ਪੋੜੀ ਪੁੜੀ ਨੀ ਚੜਾਈ ਨਾ ਪਲਾਸਤਰ ਕਰਾਇਆ ਮੈ ਪਹਿਲੋ ਇਹ ਲਾਹ ਕੇ ਨਾ ਪੈਹਾ ਧੇਲਾ ਜਿੜਾ ਚੜਿਆਵਾ ਫਿਰ ਟੈਨਸ਼ਨ ਮੁਕ ਜਾਂਦੀ ਫਿਰ ਮੁੜ ਕੇ ਲੈਲੇ ਨਹੀ ਉਹਦੇ ਕੋਲੋ ਨੀ ਮੁੜ ਕੇ ਲੈਣੇ ਮੁੜਕੇ ਇਦਾ ਬੰਦਾ ਕਮੇਟੀ ਪਾਵੇ ਲੱਖ ਵਾਲੀ

ਕਮੇਟੀ ਕਮੁਟੀ ਪਾਕੇ ਨਾ ਬੰਦਾ end ਚ ਚੁਕੇ ਲੱਖ ਵਾਲੀ ਆਹੋ ਪੁਰਾ ਲੱਖ ਦਾ ਲੱਖ ਲਿਆਕੇ ਘਰ ਤੇ ਲਾਲੋ ਹਾ ਇਦਾ ਕਰਨਾ ਹੁਣ ਆਹ ਕਰਕੇ ਨਾ ਸਾਰਿਆ ਲਾਹ ਲੁਹ ਕੇ

ਫੇਰ ਮੈ ਕਿਹਾ ਲੱਖ ਵਾਲੀ ਪਾਮਾਗੇ ਹੁਣ ਆਹੋ ਲਾਹ ਲੁਕੇ ਘਰ ਬਿਣਿਆ ਘਰ ਨੂੰ ਕੀ ਹੋਇਆ ਪਲਸਤਰ ਹੋਇਆ ਜੇ ਨਾ ਪਲਾਸਤ ਕਰੋਣੇ ਆ ਚੱਲ ਇਹ ਕੇ ਲੈਂਟਰ ਲੂੰਟਰ

ਹਮ ਚੋਣ ਤੋ ਬਚੇ ਏ ਹਾ ਚੱਲ ਇਹ ਕਿ ਚੱਲ ਪਲਾਸਤਰ ਤੇ ਆਪੇ ਹਨਾ ਹੋਲੀ ਹੋਲੀ ਹੁੰਦੇ ਰਹਿਣਗੇ ਸਾਡੇ ਮੀਹ ਪੈਂਦਾ ਤੇ ਝੱਟ ਹੀ ਲੱਗ ਪੈਂਦੇ ਚੋਣ